ਚਲੋ ਰੱਬ ਇਕੋ ਈ ਆ ਰੱਬ ਇਕ ਈ ਆ ਹੁਣ ਸਾਡੇ ਗੁਰਦੁਆਰੇ ਆ ਠੀਕ ਆ ਹਰ ਪਿੰਡ ਦੇ ਵਿਚ ਦੋ ਦੋ ਹਰ ਇਕ ਜਗਾ ਗੁਰਦੁਆਰਾ ਬਣਿਆ ਰੱਬ ਦਾ ਨਾਂ ਤੇ ਇਕੋ ਲਿਆ ਜਾਂਦਾ ਨਾ

ਇਹ ਮੰਨਣ ਦੇ ਤਰੀਕੇ ਵੱਖਰੇ ਵੱਖਰੇ ਚਁਲ ਹਾਂ ਤਰੀਕੇ ਵੱਖਰੇ ਵੱਖਰੇ ਆ ਚਲੋ

ਘਰ ਦੇ ਸਾਰੇ ਠੀਕ ਠਾਕ ਆਂਢੀ ਗੁਆਂਢੀ ਹਾਂ ਹਾਂ ਸਾਰੇ ਠੀਕ ਠਾਕ ਵਧੀਆ

ਕਾਕੇ ਹੁਣਾ ਨੇ ਤੁਹਾਡੇ ਲਾਗੇ ਘਰ ਬਣਾ ਲਿਆ ਵਾ

ਕਿੰਨਾਂ ਕਿ ਚਿਰ ਹੋਇਆ ਇਨ੍ਹਾਂ ਨੂੰ ਤੇ ਹੋ ਹੀ ਗਿਆ ਦੋ ਸਾਲ ਹੋ ਗਏ ਨੂੰ ਹਮ ਹਾਂ ਦੋ ਸਾਲ ਹੋ ਗਏ ਆ ਬੜਾ ਉਹਨੇ ਨੇ ਵਿਚਾਰੀ ਨੇ ਵੈਹੇ ਵਿਆਹ ਕਰਾ ਕੇ ਵਖਤ ਬੜਾ

ਜਨਾਨੀ ਨੇ ਵੇਖ ਲਾ ਇਕ ਗੱਲ ਉਦਾ ਪਿੱਠ ਘੁਮਾ ਕੇ ਨਹੀਂ ਵੇਖਿਆ ਪਿਛਾਂਹ ਨੂੰ ਮੈਂ ਪਿਛਾਂਹ ਚਲ ਜਾ ਬਈ ਹਾਂ ਇਨ੍ਹਾਂ ਇਦੇ ਘਰ ਦੁੱਖ ਹੈਗਾ ਜੇ ਉਹਨੇ ਵਿਆਹ ਕਰਾ ਲਿਆ ਹੀਗਾ ਆਪਣੀ ਮਰਜੀ ਨਾਲ ਇਹ ਬਈ ਉਹਨੇ ਦੁੱਖ ਕੱਟ ਕੇ ਆਪਣੇ ਘਰ ਬਾਰ ਬਣਾ ਲਿਆ ਵਾ ਬਣਾ ਲਿਆ ਪਰ ਇਹ ਮਾਂ ਪਿਉ ਤੇ ਚੇਤੇ ਆਉਂਦਾ ਈ ਆ ਨਾ ਫੇਰ ਵੀ ਮਾਂ ਪਿਉ ਤੇ ਚੇਤੇ ਆਉਂਦਾ ਹੀਗਾ ਇਹ ਤੇ ਅੜੀਏ ਆਪਣੀਆਂ ਗਲਤੀਆਂ ਵਾ ਬਸ ਆਪਣੀਆਂ ਈ ਗਲਤੀਆਂ ਵਾ ਬੰਦਾ ਬਾਅਦ ਵਿਚ ਪਛਤਾਉਂਦਾ ਫਿਰ ਕਿ ਪਛਤਾਇਆ ਕੀ ਕਹਿੰਦਾ ਨਹੀਂ ਤੇ ਜਿੱਦਾ ਪਿਛੋਂ ਚੰਗੇ ਭਲੇ ਘਰ ਦੀ ਹੀ ਪਿਛੋਂ ਮਾੜੇ ਲਿਸੇ ਘਰ ਦੀ ਥੋੜਾ ਵਾ ਸੀ ਮਾੜੇ ਮੋਟੇ ਘਰ ਦੀ ਨੀ ਪਰ ਫਿਰ ਵੀ ਆਪਾ ਗਲਤੀ ਕੀਤੀ ਮਾਂ ਮੈਂ ਇਕ ਗੱਲ ਦੱਸਾਂ ਜਿਹੜਾ ਮਾਂ ਪਿਉ ਨੂੰ ਦੁੱਖ ਦਿੱਤਾ ਦਿਹਾੜੀਆਂ ਲਾਉਂਦੀ ਹੁੰਦੀ ਹੀ ਜਦੋਂ ਕਾਕੇ ਨਾਲ ਦਿਹਾੜੀਆਂ ਲਾਉਂਦੀਆਂ ਹੁੰਦੀ ਹੀ ਆਉਂਦੀ ਜਾਂਦੀ ਮੈਂ ਵੇਹਦੀ ਰਹੀ ਨਾ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਰਿਹਾ ਤੇ ਮੈਂ ਇਕ ਗੱਲ ਇਹ ਵੀ ਸੋਚਣੀ ਬਈ ਚੱਲ ਵੀ ਉਨ੍ਹਾਂ ਕੁੜੀਆਂ ਵਿਚੋਂ ਕੁੜੀ ਆ ਪੜੀ ਆ ਚੱਲ ਹਣਾ ਪਰ ਪੜੀ ਆ BA ਕੀਤੀ ਹੋਈ ਆ ਕੁੜੀ ਕੋਈ ਅਨਪੜ੍ਹ ਕੁੜੀ ਨਹੀਂ ਹੈਗੀ ਪੜੀ ਲਿਖੀ ਕੁੜੀ ਆ ਪਰ ਇਹ ਕਿ ਉਹਨੇ ਕੰਮ ਕਾਰ ਮਿਹਨਤ ਦੇ ਵਿਚ ਕੋਈ ਸ਼ਰਮ ਨਹੀਂ ਕੀਤੀ ਕੋਈ ਵੀ ਸ਼ਰਮ ਕੀਤੀ ਉਹਨੇ ਉਹਨੇ ਕਿ ਆਪਣਾ ਘਰ ਲੈ ਕੇ ਤੁਰ ਪਈ ਉਦਾ

ਅੜੀਏ ਜਨਾਨੀ ਵੀ ਉਹੀ ਆ ਜਿਹੜੀ ਘਰ ਲੈ ਕੇ ਤੁਰ ਪੈਂਦੀ ਆ ਬਿਲਕੁਲ ਜਿਹੜਾ ਬੰਦਾ ਔਖੇ time ਤੇ ਛੱਡ ਕੇ ਭੱਜ ਜੇ ਵੇਖੋ ਉਹਦੀ ਕਿਸਮਤ ਆ

ਬਈ ਜਾ ਕੇ ਅੱਗੇ ਜਾ ਕੇ ਇਥੇ ਨਾ ਕਰਾਦੀ ਇਥੇ ਨਾ ਕਰਾਉਦੀ ਹੋਰ ਕਿਤੇ ਕਰਾ ਲੈਂਦੀ ਉਥੇ ਜਾ ਜਾ ਕੇ ਦੁੱਖ ਮਿਲਦਾ ਤੇ ਫਿਰ ਕਿਹਨੂੰ ਦੋਸ਼ ਦੇਣਾ ਹੀ ਕਿਹਨੂੰ ਦੇਣਾ ਹੀ ਇਹੋ ਤੇ ਗੱਲ ਆ ਚਲੋ ਸਿਆਣੀ ਸਮਝਦਾਰ ਆ ਇਸ ਗਲੋਂ ਇਸ ਗਲੋਂ ਉਹਨੇ ਸਮਝਦਾਰੀ ਵਰਤੀ ਆ

ਹੈਗੀ ਵਾ ਆਉਂਦੀ ਜਾਉਂਦੀ ਬੁਲਾਉਦੀ ਆ ਬੋਲ ਬਾਣੀ ਠੀਕ ਆ ਘਰ ਬਾਰ ਵਰਤਣ ਵੁਰਤਣ ਵਿਚ ਠੀਕ ਵਾ ਚੱਲ ਇਹ ਕਿ ਉਹ ਵੀ ਰਾਸੇ ਪੈ ਗਿਆ ਈ ਉਹ ਕੰਮ ਕਾਰ ਨੂੰ ਬਿਲਕੁਲ ਨਾਲੇ ਰੱਬ ਦਾ ਨਾਂ ਬੜਾ ਲੈਂਦੇ

ਸੁਧਾਰ ਤਾਂ ਉਹਨੇ ਜਿੰਦਗੀ ਬਣਾ ਤੀ ਆ

ਧੀ ਦਿੱਤੀ ਰੱਬ ਨੇ ਚੱਲ ਧੀ ਦੇ ਪੈਰਾ ਪਿੱਛੇ ਚੱਲ ਬੰਦਾ ਬਣ ਗਿਆ ਇਨ੍ਹਾਂ ਬੜਾ ਚੱਲ ਘਰ ਲੈ ਕੈ ਤੁਰ ਪਿਆ ਕੋਈ ਧੀ ਪੁੱਤ ਦਾ ਪੈਂਡਾ ਈ ਇੱਦਾਂ ਦਾ ਹੁੰਦਾ ਹੈਗਾ

ਵਧੀਆ ਸਕੂਲੇ ਪੜਾਉਦੇ ਪਏ ਸਕੂਲੇ ਪੜਾਉਂਦੇ ਪਏ ਆ intelligent ਆ ਕੁੜੀ ਮਾਮੇ ਸੁੱਖੇ ਦੀ ਨੂੰਹ ਤੇ ਉਥੇ ਰਹਿੰਦੀ ਖਰੇ

ਉਹ ਤੇ ਆਪਣੇ ਪੇਕੇ ਰਹਿੰਦੀ ਉਨ੍ਹਾਂ ਦੀ ਨਿੰਦਰ ਦੀ ਵਹੁਟੀ ਪਤਾ ਨਹੀਂ ਕਦੀ ਵੇਖੀ ਨੀ ਗਲੀ ਵਿਚ ਨਾ ਕਦੀ ਆਵਾਜ ਆਉਂਦੀ ਦੋ ਚਾਰ ਦਿਨ ਲਈ ਆਉਦੀ ਫਿਰ ਚਲ ਜਾਂਦੀ ਮੈਂ ਇਕ ਦੋ ਵਾਰ ਪੁੱਛਿਆ ਨਾ ਤਾਂ ਉਹ ਕਹਿੰਦੇ ਉਥੇ ਰਹਿੰਦੀ ਪੇਕੇ

ਕੀ ਪਤਾ ਉਹ ਵੀ ਵੇਖ ਪਹਿਲਾਂ ਆਂਦੇ ਹੁੰਦੇ ਹੀ ਅਹੀ ਵਿਆਹ ਕਰ ਦਿੱਤਾ ਤੇ ਅਹੀ ਮਿਲਣਾ ਨੀ ਹੈਗਾ ਮਿਲਣਾ ਨੀ ਹੈਗਾ ਤੇ ਮੁੜਕੇ ਹੁਣ ਮਿਲਣਾ ਵਰਤਣਾ ਚੱਲੋ ਮਾਂ ਪਿਉ ਨੂੰ ਗੁੱਸਾ ਹੁੰਦਾ ਵਾਂ ਪਹਿਲਾਂ ਪਹਿਲਾਂ ਤੇ ਹਰ ਇਕ ਮਾਂ ਪਿਉ ਨੂੰ ਹੁੰਦਾ ਤੇ ਹੈਗਾ ਪਰ ਧੀਆਂ ਪੁੱਤ ਛੱਡੇ ਥੋੜੀ ਜਾਂਦੇ ਨਹੀਂ ਭੈਣਾ ਉਹਦੇ ਮਾਮੇ ਨਾ ਨਾ ਨੀ ਉਹਦੇ ਮਾਮੇ ਬੜੇ ਔਂਤਰੇ ਕੁੜੀ ਦੇ

ਬੜੇ ਔਂਤਰੇ ਮਾਮੇ ਹੀ ਉਹਦੇ

ਮਿਲਣ ਦੇ chance ਨਹੀਂ ਹੈਗੇ ਹੀਗੇ

ਚਲੋ ਚੰਗਾ ਹੋਇਆ ਮਿਲਣ ਵਰਤਣ ਲੱਗ ਪਏ ਵਿਚਾਰੇ ਦਾ ਸਾਥ ਦੇਣ ਲੱਗ ਪਏ ਹੋ ਗਿਆ ਸਾਥ ਇਨਾਂ ਵੀ ਬੜਾ ਵਾ

ਹਮ ਤੇ ਪੇਕਿਆਂ ਨੂੰ ਜਾਣਾ ਆ ਜਾ ਕੇ ਪੇਕੇ ਹੀ ਹੁੰਦੇ ਆ ਹਮ ਹੁਣ ਵੇਖਲਾ ਜਿੱਦਾ ਮਰਜੀ ਆ ਵਿਆਹ ਤੇ ਚਲੋ ਹੁੰਦਾ ਵਾ

ਹੁਣ ਵੇਖਲਾ ਜਿੱਦਾ ਮਰਜੀ ਆ ਵਿਆਹ ਤੇ ਚਲੋ ਹੁੰਦਾ ਵਾ

ਹਾਡੀਆਂ ਵੀ ਤੇ ਕਿਹੇ ਦੇ ਕੱਟ ਦੀਆਂ ਜਾਂਦੀਆਂ ਈ ਆ ਠੀਕ ਆ ਜੇ ਅਗਲੇ ਸਾਡੀਆਂ ਧੀਆਂ ਦੇ ਨਾਲ ਕਰਨ

ਲਗਦਾ ਹੀ ਆ ਪਰ ਭੈਣਾਂ ਜਾਣਦੇ ਆ ਲੋਕੀ ਹਮ ਚਲੋ ਰੱਲ ਮਿਲ ਕੇ ਰਹਿਣਾ ਚਾਹੀਦਾ ਹਰ ਇਕ ਨੂੰ ਹੋਰ ਆਵਾਜ ਬੜੀ ਘੱਟ ਆਣ ਦਈ ਤੇਰੀ ਆਵਾਜ ਅੜੀਏ ਗਰਮੀ ਹੈਗੀ ਮੈਂ ਹਵੇਲੀ ਆਣ ਕੇ ਬੈਠੀ ਹੈਗੀ ਘਰ ਤੇ ਬੱਤੀ ਬੰਦ

ਠੀਕ ਆ ਬਹੁਤ ਗਰਮੀ ਹੈਗੀ ਤੇ ਗਰਮੀ ਵਿਚ time ਕੀ ਕੱਢੀਏ ਠੀਕ ਆ ਗਰਮੀ ਬੜੀ ਹੈ ਆਵਾਜ ਫਿਰ ਤੇਰੀ ਘੱਟ ਗਈ ਆ ਗਰਮੀ ਵਿਚ ਮੈ ਬਿਨਾਂ ਪੱਕਿਆਂ ਤੋਂ time ਬੜਾ ਔਖਾ ਨਿਕਲਣ ਦਿਆ ਵਾ ਆਹੋ ਤੇ time ਇਕ ਤੇ ਬੱਤੀ ਵੀ ਗਈ ਆ ਬੱਤੀ ਨੂੰ ਪਈ ਮੌਤ ਬੱਤੀ ਉਹ ਨਾ ਕਣਕਾਂ ਪੱਕੀਆਂ ਨਾ ਤਾਂ ਕਰਕੇ ਬੱਤੀ ਇਨ੍ਹਾਂ ਨੇ ਬੰਦ ਕਰ ਦਿੱਤੀ ਆ ਬਈ ਕਿਤੇ ਕੋਈ ਕਾਂਡ ਹੀ ਨਾ ਹੋ ਜਾਏ ਪਿਛਲੇ ਤੈਨੂੰ ਪਤਾ ਹੋ ਹੀ ਜਾਂਦਾ ਨੁਕਸਾਨ ਬੱਤੀ ਦੇ ਨਾਲ ਹਏ ਨੀ ਇਕ ਦਿਨ ਆਪਾ ਆਪਾ ਇਕ ਦਿਨ ਦੀਦੀ ਤੇਲ ਪਵਾਉਣ ਗਏ ਹੀ ਉਹ ਨੀ ਪੈਟਰੋਲ ਪੰਪ ਉਹਦਾ ਰਮਨ ਵਾਲਾ ਹਏ ਉਹ backside ਤੇ ਅੱਗ ਲੱਗ ਹੀ ਪਤਾ ਨੀ ਪੈਲੀ ਨੂੰ ਲੱਗੀ ਹੀ ਵੱਡ ਨੂੰ ਲੱਗੀ ਹੀ ਕਿਤੇ ਇਹ ਚੰਗਾ ਹੋਇਆ ਮੈਨੂੰ ਇਹ ਗੱਲ ਸੁਣਾ ਤੀ ਮੈਂ ਰਾਤੀ ਸੁਪਨਾ ਵੇਖਿਆ ਹੀ ਮੈਂ ਸੁਪਨਾ ਵੇਖਿਆ ਪਤਾ ਨੀ ਕਿਥੇ ਨਾ ਕਣਕਾਂ ਨੂੰ ਅੱਗ ਲੱਗੀ ਹੀ ਨਹੀਂ ਇਹ ਹਫਤਾ ਪਹਿਲਾਂ ਦੀ ਗੱਲ ਆ ਸੁਪਨੇ ਵਿਚ ਪਤਾ ਨਹੀ ਕਿਥੇ ਵੇਖੀ ਤੇ ਮੈਂ ਕਹਿੰਦੀ ਰੱਬਾ ਕਿਸੇ ਦਾ ਨੁਕਸਾਨ ਨਾ ਹੋਵੇ ਅਗਲਿਆਂ ਦੀ ਛੇਆਂ ਹਰ ਬੰਦੇ ਦੀ ਛੇਆਂ ਛੇਆਂ ਮਹੀਨਿਆਂ ਦੀ ਮਿਹਨਤ ਆ ਠੰਡਾ ਵਿਚ ਉਠ ਉਠ ਕੇ ਪਾਣੀ ਲਾਏ ਕਣਕਾਂ ਨੂੰ ਕਿੰਨਾਂ ਕੀਤਾ ਤੇ ਛੇਆਂ ਮਹੀਨਿਆਂ ਦੀ ਮਿਹਨਤ ਕਿਹੇ ਦੀ ਮਿਹਨਤ ਤੇ ਪਾਣੀ ਨਾ ਫਿਰੇ ਠੀਕ ਆ ਭੈਣ

ਮੈਂ ਕਰਦੀ ਬਾਅਦ ਵਿਚ ਤੈਨੂੰ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

ਹਨ ਹਨ ਬਿਲਕੁਲ ਬਿਲਕੁਲ ਹਾਂਜੀ ਇੱਥੇ ਅਸੀਂ ਪੜ੍ਹਾਂਗੇ ਵੀਰ ਕਾਲ, ਇਹ ਆ ਜੀ ਸਾਡਾ ਮੱਧ ਕਾਲ, ਇਹਦੇ ਵਿੱਚੋਂ ਮੈਂ ਅੱਜ ਤੁਹਾਨੂੰ ਗੁਰਬਾਣੀ ਦੀ ਗੱਲ ਕਰੂੰਗਾ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੂੰਗਾ ਅਤੇ ਆਦਿ ਗ੍ਰੰਥ ਸਾਹਿਬ ਦੀ ਗੱਲ ਕਰੂੰਗਾ। ਥੋੜ੍ਹਾ ਥੋੜ੍ਹਾ ਇਤਿਹਾਸ ਵੀ ਚੱਲੂਗਾ ਨਾਲ ਨਾਲ ਬਾਬਾ ਜੀ ਦੀ ਬਾਣੀ ਦੀਆਂ ਗੱਲਾਂ ਹੋਣਗੀਆਂ। ਇੱਕ ਗੱਲ ਹੋ ਗਈ। ਹਾਂਜੀ ਦੂਸਰੀ ਗੱਲ ਆਧੁਨਿਕ ਪੰਜਾਬੀ science ਦੇ ਵਿੱਚ ਅਸੀਂ ਪੜ੍ਹਾਂਗੇ ਕਵਿਤਾ ਬੱਚੇ ਕਵਿਤਾ ਅਤੇ ਨਾਲ ਪੜ੍ਹਾਂਗੇ ਵਾਰਤਕ। ਇਹਦੇ ਚ ਦੋ ਚੀਜ਼ਾਂ ਆ ਗਈਆਂ, ਕਵਿਤਾ ਅਤੇ ਵਾਰਤਕ। ਕਵਿਤਾ ਦੇ ਵਿੱਚ ਜਿਹੜੇ ਜਿਹੜੇ ਉਹਨਾ ਨੇ ਸਾਨੂੰ ਕਵੀ ਕਹੇ ਆ, ਕਵੀ ਪੜ੍ਹਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਕਾਮ ਧਾਰਾਵਾਂ ਦੀ ਮੋਟੀ ਜਿਹੀ ਜਾਣਕਾਰੀ ਦੇ ਦੇਉੂਂਗਾ, ਇੱਕ lecture ਦੇ ਵਿੱਚ ਜਾਂ ਪੰਦਰਾਂ ਵੀਹ ਮਿੰਟ ਦੇ ਵਿੱਚ, ਅੱਧੇ ਘੰਟੇ ਦੇ ਵਿੱਚ, ਬਈ ਕਾਮ ਧਾਰਾਵਾਂ ਕਿਵੇਂ ਕਿਵੇਂ ਆਉਂਦੀਆਂ ਕੀ ਕੀ ਉਹਨਾ ਦਾ ਇਤਿਹਾਸ ਹੈ ਅਤੇ ਉਹ ਪ੍ਰਗਤੀਵਾਕ ਕੀ ਹੈ, ਪ੍ਰਯੋਗਵਾਦ ਕੀ ਹੈ, ਅੋਰ ਮਾਨਸਵਾਦ ਕੀ ਹੈ, ਜੁਝਾਰਵਾਦ ਕੀ ਹੈ, ਸੋਝਵਾਦ ਕੀ ਹੈ, ਉੱਤਰ ਆਧੁਨਿਕ ਜਿਹੜੀ ਕਵਿਤਾ ਹੈ ਅੱਜ ਦੇ ਸਮੇਂ ਚ ਉਹ ਕੀ ਹੈ, ਉਹ ਸਾਰੀ ਇੱਕ ਮੈਂ ਤੁਹਾਨੂੰ sequence ਬਣਾ ਦਿੱਤੀ। ਰਹੱਸਵਾਦੀ ਦੀ ਕਵਿਤਾ ਤੋਂ ਸ਼ੁਰੂ ਕਰਾਂਗ। ਭਾਈ ਵੀਰ ਸਿੰਘ ਤੋਂ ਲੈ ਕੇ ਯਾਨੀ ਜੇ ਮੈਂ ਪੰਜਾਬੀ ਚ ਕਹਵਾਂ, ਉੱਨੀ ਸੌ ਈਸਵੀ ਤੋਂ ਲੈ ਕੇ ਦੋ ਹਜ਼ਾਰ ਬਾਈ ਤੱਕ ਮੈਂ ਤੁਹਾਨੂੰ ਲੈ ਆਊਗਾਂ। ਦੋ ਹਜ਼ਾਰ ਬਾਈ ਤੱਕ ਮੈਂ ਲੈ ਆਊਂਗਾ। ਠੀਕ ਹੈ, ਇਹਦੇ ਵਿੱਚ ਜਿਹੜੇ ਜਿਹੜੇ ਸਾਨੂੰ ਕਵੀ ਆ ਫੇਰ ਵੀਰ ਸਿੰਘ ਸਾਹਿਬ ਹੈ, ਪੂਰਨ ਸਿੰਘ ਹੈ ਮੋਹਨ ਸਿੰਘ ਹੈ। ਅੰਮ੍ਰਿਤਾ ਪ੍ਰੀਤਮ ਹੈ ਜੋ ਵੀ ਹੈ ਜਿੰਨੇ ਵੀ ਕਵੀ ਸੁਰਜੀਤ ਪਾਤਰ ਹੈ ਫੇਰ ਅੱਗੇ ਆਪਾਂ ਕਰਾਂਗੇ ਵਾਰਤਕ ਦੀ ਗੱਲ, ਵਾਰਤਕ ਦੇ ਨਾਲ ਨਾਲ ਫਿਰ ਤੀਜੀ ਚੀਜ਼ ਇੱਥੇ ਆਊਗੀ ਗਣਪੱਤ, ਵਾਰਤਕ ਦੇ ਨਾਲ ਗਣਪੱਤ ਬੱਚੇ ਪਹਿਲਾਂ ਦੇਖ ਲਉ ਨਾ syllabus ਕਿੰਨਾ ਲੰਬਾ ਅਤੇ ਚੌੜਾ ਹੈ। ਲੋਕ ਧਾਰਾ ਸੱਭਿਆਚਾਰ ਅੰਗਰੇਜ਼ੀ ਪੰਜਾਬੀ ਅਨੁਵਾਦ ਦੀ ਗੱਲ ਹੋਊਗੀ, ਅਹ ਵਾਕ ਵਟਾਂਦਰਾ ਵੀ ਉਹਨਾ ਨੇ ਨਵੀਂ ਚੀਜ਼ ਪਾ ਦਿੱਤੀ ਹੈ, ਠੀਕ ਹੈ, ਅਤੇ ਹੁਣ syllabus ਤਾਂ master cadre ਦੇ ਅਹ level ਦਾ ਹੈ ਅਤੇ ਬੱਚੇ ਕਹਿ ਰਹੇ ਜੀ fees ਨੌ ਸੌਂ ਨੜਿੱਨਵੇਂ ਰੱਖ ਲਉ। ਬੱਚੇ ਕਹਿ ਰਹੇ ਨਾ fees ਐਨੀ ਰੱਖ ਲਉ। ਪਰ syllabus ਦੇਖੋ ਜਿਹੜਾ syllabus ਪੰਦਰਾਂ number ਦਾ ਹੀ ਹੁੰਦਾ ਜਾਂ ਪੰਦਰਾ question ਹੀ ਆਉਣੇ ਹੁੰਦੇ, ਫੇਰ ਤਾਂ ਆਪਾਂ ਕਹਿ ਸਕਦੇ ਵਿੱਚੋਂ ਵਿੱਚੋਂ ਲੰਘਣਾ ਅਤੇ ਨਾਲ ਵਿਆਕਰਣ grammar ਵੀ ਹੈਗੀ ਹੈ। grammar ਵੀ ਕਿੰਨਾ ਲੰਬਾ ਚੌੜਾ ਜਿੰਨ੍ਹਾ ਨੇ ਮੇਰੇ ਤੋਂ ਪੜ੍ਹਿਆ ਪੰਦਰਾ ਵੀਹ lecture ਤਾਂ ਇਕੱਲੀ grammar ਦੇ ਹੁੰਦੇ ਆ, ਜੇ ਮੈਂ ਕਰਾਵਾ ਤਾਂ ਸ਼ਬਦ ਸ਼੍ਰੇਣੀਆਂ ਕਰਾਊਂਗਾ ਤੁਹਾਨੂੰ, ਵਿਆਕਰਣ ਇਕਾਈਆਂ ਕਰਾਊਂਗਾ, ਅਹ ਵਿਆਕਰਣਕ ਸ਼੍ਰੇਣੀਆਂ ਕਰਾਊਂਗਾ, ਵੱਖਰੀ ਵੱਖਰੀ ਬਣਾ ਕੇ ਅਤੇ ਐਤਕੀ master cadre ਦੇ ਵਿੱਚ ਤਕਰੀਬਨ ਪੰਜਾਹ questions ਜਿਹੜੇ ਆ ਨਾ, ਪੰਜਾਹ ਸਵਾਲ ਏ ਉਹ ਬੱਚੇ grammar ਦੇ ਆਏ ਸੀ ਅਤੇ ਮੇਰੇ ਪੰਜਾਹ ਦੇ ਪੰਜਾਹ ਸਹੀ ਸੀ ਤਾਂ ਕਰਕੇ ਮੇਰਾ ਐਨਾ ਵਧੀਆ score ਹੋਇਆ, ਠੀਕ ਹੈ ਅਤੇ ਮੈਂ ਉਸੇ ਤਰੀਕੇ ਨਾਲ ਜਿਵੇਂ ਮੈਂ ਵਿਆਕਰਣ ਪੜ੍ਹੀ ਅਤੇ ਸਮਝੀ ਆ, ਉਦਾਂ ਹੀ ਕਰਾਊਂਗਾ, ਇਹ ਮੇਰਾ ਤੁਹਾਡੇ ਨਾਲ promise ਹੈ।